office ਚ ਖੜੇ ਓ ਤੁਸੀਂ ਤੁਰੀ ਚੱਲੋ ਉਹਦੇ ਨਾਲ

ਤੁਹਾਡੇ ten thousand count ਹੋ ਰਹੇ ਏ ਤਾਂ ਤੁਹਾਡੀ body ਦਾ workout ਬਹੁਤ ਅੱਛਾ ਇੱਕ ਮੰਨਿਆ ਜਾਂਦਾ ਉਸ ਚੀਜ ਨੂੰ

ਵੀ like ਕਰਦੀ ਆ ਉਸ ਚੀਜ਼ ਨੂੰ ਫੇਰ ਇੱਕ ਹੋਰ ਵੀ ਚੀਜ਼ਾ ਸੁਣਿਆ ਵਿੱਚ ਕੀ ਅਗਰ ਤੁਸੀਂ fat loose ਕਰਨਾ ਹੈਗਾ ਤਾਂ intimate fasting ਦਾ ਬਹੁਤ trend ਚੱਲਦਾ

mam ਹੁੰਦਾ ਕੀ ਏ ਆਪਾਂ ਨੇ hm ਇੱਕ rule ਹੁੰਦਾ ਸੀ ਤਾਂ ਆਪਣੇ Indians ਹੈਗੇ ਆ ਕੀ fast ਕਰਨਾ ਅਸੀਂ ਵਰਤ ਰੱਖਣਾ ਆ ਇਹਦੇ ਚ

half an ਹਾਵ ਖਾਣ ਪੀਣ ਵਿਕਾਮ ਨਾਲ fasting ਵੀ ਹੈਗੀ ਏ ਉਹਦੇ ਚ ਉਹਨੇ ਕਿਹਾ

scientific formula ਕੱਢ ਲਿਆ ਹੋਇਆ ਹਾਂ ਵੀ ਤੁਸੀਂ ਕਿੰਨੇ ਭੁੱਖੇ ਰਹਿੰਦੇ ਹੋ ਕਿੰਨੇ time ਚ ਤੁਸੀਂ ਖਾ ਸਕਦੇ ਹੋ ਪਰ ਉਹ

ਵੀ ਹੈਗਾ ਆ ਤੇ ਉਹਨੂੰ ਬਿਲਕੁਲ healthy ਖਾਣਾ ਖਾਨਾ ਆ

diet ਕਿੱਦਾਂ ਦੀ ਹੈਗੀ ਏ ਹਾਂਜੀ

ਸਾਡੀ ਪੰਜਾਬੀ ਦੀ diet ਕਿੱਦਾਂ ਦੀ ਕੇ ਸਵੇਰੇ ਉੱਠੇ ਪਰੋਂਠੇ ਚਾਹੀਦੇ ਨੇ

ਕੀ ਕਹਿੰਦੇ ਹੁੰਦੇ ਚੋਲ ਚਾਹੀਦੇ ਨੇ ਰਾਤੀ ਫੇਰ

ਤੋਂ ਬਾਅਦ ਮੈਨੂੰ ਲੱਗਦਾ ਸਤਾਰਾਂ ਅਠਾਰਾ ਘੰਟੇ ਤਾਂ ਖਾਂਦੇ ਈ ਆਂ

ਜਿਹਦੇ ਨਾਲ ਸਾਡੀ health ਵੀ ਖਰਾਬ ਹੋ ਰਹੀ ਹੈ ਕਹਿੰਦੇ ਨੇ ਜੇ ਇੱਕ ਤੰਦਰੁਸਤ ਆ ਜਿਹੜਾ ਸ਼ਰੀਰ ਹੋਏਗਾ ਉਹਦੇ ਵਿੱਚ ਤੰਦਰੁਸਤ ਦਿਮਾਗ ਹੋਏਗਾ ਇੱਕ ਇਹ ਵੀ ਕਾਰਨ ਏ

ਸਾਡੇ ਬੱਚੇ ਨਾ ਪੜ੍ਹਾਈ ਚੋ ਬਹੁਤ ਪਿੱਛੇ ਜਾ ਰਹੇ ਏ

ਦੇਖੋ intimate fasting ਇੱਕ healthy fasting ਏ ਜਿਹਦੇ ਚ ਜੋ first beginners ਹੁੰਦੇ level ਦੇ ਜਿੱਦਾਂ ah ਜਿੱਦਾਂ ਆਪਾਂ ਕਹਿ ਸਕਦੇ ਆ ਕੀ ਉਨ੍ਹਾਂ ਨੂੰ ten hour ਤਾਂ ਖਾਨ ਅਗਰ twenty four hours ਏ

ਪਹਿਲਾਂ ਹੁੰਦੀ ratio fourteen ten ਦੀ ਮਤਲਬ

ਘੰਟਿਆ ਨੂੰ ਤੁਸੀਂ ਚੋਦਾ ਘੰਟੇ ਤੇ ਦੱਸ ਘੰਟੇ ਨੂੰ ਵੰਡ ਲਓ ਆਪਸ ਜਿਵੇਂ

ਕਿਸੇ ਨੇ ਵੀ ਖਾਣਾ ਹੈ ਤਾਂ ਚੋਦਾਂ ਘੰਟੇ ਦਾ fast ਰੱਖੇਗਾ ਉਹ with time

ਕੀ ਜਦੋ ਸਵੇਰੇ ਅਸੀਂ ਉਠਦੇ ਆਂ ਠੀਕ ਏ ਜੀ

ਸਾਡੀ body ਜਿਹੜੀ ਹੈਗੀ ਆ glucose ਜਾਂ insulin ਪੈਦਾ ਕਰਦੀ ਏ ਤਾਂ ਸਾਡੀ ਦਿਮਾਗ ਨੂੰ ਇੱਕ ਤਲਬ ਹੁੰਦੀ ਏ ਕੀ ਹਾਂ ਵੀ ਅਸੀਂ ਇੰਨਾ ਕ ਮਿੱਠਾ ਖਾਣਾ

ah ਉੱਠਦੇ ਸਾਰ ਕੁੱਝ ਨਾ ਕੱਝ ਤਲਬ ਹੁੰਦੀ ਖਾਣ ਦੀ ਲੱਭਦੇ ਆ ਜਾ ਕੇ ਹਾਂ ਵੀ ਰਸੋਈ ਚ ਜਾ ਕੇ ਲੱਭਦੇ ਆ ਚੱਲ ਨਹੀਂ ਹੈਗਾ ਤਾਂ ਪਹਿਲਾਂ Maggie ਹੱਥ ਚ ਆ ਜਾਂਦੀ ਏ

ਪੱਕੀ ਏ ਜੀ ਸੁੱਤੇ ਉੱਠਦੇ ਮੁੰਹ ਨੂੰ cup ਲੱਗਦੇ ਜਰੂਰੀ ਏ ਸਾਡੇ

ਬਿਲਕੁਲ ਬਿਲਕੁਲ ਆਹੀ ਇੱਕ ਚੀਜ ਹੈਗੀ ਏ ਜਿਹੜੀ ਮਤਲਬ ਨਾ ਪੰਜਾਬੀਆਂ ਦੀ ਕੀ ਠੰਡ ਪਵੇ ਜਾ ਗਰਮੀ ਚਾਹ ਸਾਨੂੰ ਪਹਿਲਾਂ ਚਾਹੀਦੀ ਉਠਦੇ

ਕਹਿੰਦਿਆਂ ਬੀਬੀਆਂ ਵਿੱਚ ਕਈ ਮੇਰਾ ਤਾਂ ਸਿਰ ਨੀ

ਦਾ ਕੰਮ ਕੀ ਹੁੰਦਾ ਕੀ ਉਹ already ਇੰਨਾ ਕ fat store ਰੱਖਦੀ ਕੀ ਤੁਸੀਂ ਭੁੱਖੇ ਨਹੀਂ ਮਰ ਸਕਦੇ

ਵੀ ਸਾਡੀ ਦਿਮਾਗ ਨੂੰ ਆਦਤ ਏ ਜਿੰਨਾ ਅਸੀਂ glucose ਖਾਈ ਜਾਵਾਗੇ insulin ਪੈਦਾ ਹੁੰਦਾ ਜਾਏਗਾ ਓਈ ਜਿੰਨਾ ਮਿੱਠਾ ਖਾਈ ਜਾਵਾਗੇ ਹੋਲੀ ਹੋਲੀ ਹੋਲੀ ਸਾਡੀ body ਚ fat ਜਿਹੜਾ store ਹੋਣਾ ਸ਼ੁਰੂ ਹੋ ਹੁੰਦਾ energy ਤਾਂ

ਇੰਨੀ ਹੋ ਰਹੀ ਜੇ ਸਾਡਾ life style ਉਦਾਂ ਦਾ ਹੈਗਾ ਆ

time ਨੀ ਹੈਗਾ ਤੁਰਨ ਦਾ ਵੀ time ਨੀ ਕਈਆਂ ਕੋਲ

job ਹੀ ਇਹ ਜੀ ਹੁੰਦੀ ਕੀ ਤੁਰਨ ਦਾ time ਤੱਕ ਨੀ ਹੁੰਦਾ ਉਨਾਂ ਵਾਸਤੇ ਆਪਾਂ hm ਕਹਿ ਸਕਦੇ ਆ ਕੀ eighty to twenty ਦਾ rule ਕ਼ਰ ਸਕਦੇ ਕੀ ਜਾ ਮੰਨਿਆ ਜਾਂਦਾ ਇੱਕ gym ਦੀ line ਦੇ ਵਿੱਚ ਜਿਹੜੇ ਬੰਦੇ gym ਕਰਦੇ ਨੇ dietitian ah nutrition ਨੂੰ ਦੇਣ ਕੀ ਕਹਿੰਦੇ ਆ ah ਲਿੱਖਦੇ ਏ doctors ਵਗੈਰਾ ਵੀ ਉਹ recommend ਕਰਦੇ ਏ ਕੀ ਤੁਹਾਡੀ body ਦਾ ਅਗਰ ਤੁਸੀਂ twenty percent exercise ਕ਼ਰ ਰਹੇ ਓ ਤਾਂ ਅੱਸੀ percent

ਤੁਹਾਡਾ ਖਾਣਾ ਕੰਮ ਕਰਦਾ ਭਾਰ ਤੁਹਾਡੇ ਭਾਰ ਘਟਾਉਣ

ਵਿੱਚ ਇਹੀ ਹਾਂ ਬੱਚੇ ਦਾ ਇੱਕ ਤਾਂ ਖਾਣਾ ਪੀਣਾ

ਕਹਿ ਸਕਦੀ ਕੀ ਬੱਚੇ ਦਾ ਪਹਿਲਾਂ ਤਾਂ ਖਾਣਾ ਪੀਣਾ ਸੁਧਾਰੋ ਤੇ parents ਦੀ ਕੁੱਝ responsibility ਆਪਣੇ ਹੱਥ ਚ ਲੈਣ ਕੀ ਬੱਚਿਆ ਨੂੰ ਬਾਹਰ ਲੈ ਕੇ ਜਾਣ or ਬੱਚਿਆ ਦੀ ਦੀ ਵੀ ਹੈਗੀ ਏ ਥੋੜੀ ਜੀ ਵਰਜਿਸ ਜਾ ਫ਼ਿਰ ਖੇਲ ਕੁ ah ਖੇਲਣ ਵਿੱਚ ਪਾਉਣ ਕੀ ਹਾਂ ਵੀ ਬੱਚੇ ਤੁਸੀਂ ਆਹ badminton ਲਿਆ ਕੇ ਦੇਤਾ ਵੀ ਅੱਜਕਲ ਬੜਾ craze ਹੈਗਾ ਆ sports

ਪਸੰਦ ਕਰਦੇ ਕੀ ਹਾਂ ਵੀ cricket ਵਗੈਰਾ ਹੋਵੇ ਤੇ ਅਸੀਂ ਖੇਡੀਏ

ਤੁਹਾਨੂੰ ਇੱਕ ਗੱਲ ਸੁਣਾਉਂਦੀ ਆ ਪਰਸੋ ਈ ਮੈਂ ਆਪਣੇ

ਤੇ ਉਹ ਬੱਚਾ hm ਬੈਠ ਨਹੀਂ ਸੀ ਰਿਹਾ ਅੰਦਰ ਆਰਾਮ ਨਾਲ ਬੈਠਾ ਉਹਦੇ parents ਨੇ ਉਹਨੂੰ ਬਿਠਾਉਣ ਲਈ ਕੀ ਕੀਤਾ ਉਨੂੰ mobile phone ਦੇ ਦਿੱਤਾ

ਕਿਤੇ reason ਆ ਆਪਾਂ parents reason

ਤਰੀਕੇ ਦੇ ਨਾਲ ਉਹਨਾ ਨੂੰ ਹੁੰਦਾ ਕੀ ਸਿਰਦਰਦੀ ਨਹੀਂ ਲੈਣੀ ਹੈਗੀ ਬੱਚਿਆ ਨੂੰ

ਚਾਹਿਦਾ ਬੱਚਾ ਭਾਵੇ ਉਹ phone ਤੇ ਈ ਉਨੂੰ ਲੱਤ ਲਾ ਦੇਣ phone ਦੀ but ਉਹ

ਦੀ ਉਹ ਚੀਕ ਚਿਹਾੜਾ ਬੱਚੇ ਨੂੰ handle ਕਰਨ ਦੀ capacity parents ਦੀ ਹੈ ਹੀ ਨਹੀਂ ਇਹੀ ਕਵਾਗੇ ਆਪਾਂ

ਦਾ ਵੀ ਕਸੂਰ ਬੱਚਾ ਬੱਚਾ ਈ ਏ ਦੇਖੋ ਬੱਚੇ ਦਾ

ਜੋ ਬੱਚਾ ਦੇਖੇਗਾ

ਸਾਡੇ ਵੀ ਮੈਂ ਅਗਰ ਬੋਲਾ ਕੀ ਸਾਡੇ ਵੀ ਅਗਰ school ਦੇ ਵਿੱਚ ਦੇਖ ਲਵਾਂ ਬੱਚੇ ਦੇਖ ਲਵਾ ਜਾ ਫ਼ਿਰ ਅਸੀਂ ਅਗਰ ਆਪਣੇ locality ਦੇ ਬੱਚੇ ਵੇਖ ਲਈਏ

ਬੱਚੇ ਹੁੰਦੇ ਸੀ ਇੱਕ ਤਾਂ height ਬਹੁਤ ਅੱਛੀ ਨਿਕਲਦੀ ਸੀ ਬੱਚਿਆ ਦਾ

immunity ਬਹੁਤ ਅੱਛੀ ਹੁੰਦੀ ਸੀਗੀ ਹੁਣ ਤਾਂ

ਰੱਖਿਆ ਚੱਲ ਮੇਰੇ ਭਾਈ ਘੁੱਗੂ ਬਣਾਕੇ

ਜਾਣਾ ਹੁੰਦਾ ਸੀ ਅੱਜਕਲ ਤਾਂ ਤੁਸੀਂ tiffin ਦੇ ਵਿੱਚ ਛੱਤੀ ਸੋ ਚੀਜ਼ਾ ਵਿੱਚ ਪਾ ਲੈਂਦੇ ਸੀ ਬੱਚੇ ਦੇ ਮੁੜ ਕੇ ਵਾਪਿਸ tiffin ਭਰਿਆ ਈ ਮਿਲਦਾ ਖਾਲੀ ਤਾਂ ਹੁੰਦਾ ਈ ਨੀ

ਕਹਿੰਦੇ mummy ਮੇਰੇ ਤੋ mamma ਜੀ ਮੈਂ ਤਾਂ ah ਸਵਾਦ ਈ ਨਹੀ ਲੱਗੀ ਮੈਂ ਖਾਦਾ ਹੀ ਨਹੀ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆ ਨਾ ਸਾਨੂੰ ਬੱਚੇ ਨੂੰ ਇਹ ਚੀਜ ਸ਼ਿਖਾਉਣੀ ਪੈਣੀ ਏ ਆਪ ਉਹਦੇ ਸਾਮਨੇ example ਬਣਨਾ

ਤੁਸੀਂ ਵੀ mother ਉਹ ਤੁਹਾਨੂੰ ਪਤਾ ਇਸ ਚੀਜ਼ ਦਾ ਕੀ ਹਾਂ

ਤੇਜ ਹੈਗੇ ਜਿਆਦਾ ਉਹ ਨਕਲ ਈ ਕਰਦੇ ਮੰਮੀ ਡੈਡੀ ਦੀ write ਹਾਂਜੀ ਅੱਜਕਲ ਦੇ ਬੱਚੇ mam ਘਿਉ ਉਹ ਤਾਂ ਦੂਰੋ smell ਦੇ ਨਾਲ ਹੀ ਉਲਟੀ ਮਾਰਨੀਆ ਸ਼ੁਰੂ ਹੋ ਜਾਂਦੀਆ ਅਸੀਂ ਤਾਂ ਖਾ ਈ ਨੀ ਸਕਦੇ ਜੀ ਬੱਚੇ ਕਹਿੰਦੇ ਆ ਦੁੱਧ ਤੋਂ ਕਹਿਣਗੇ

strong ਹੁੰਦੀ ਏ ਹੱਡੀਆਂ ਮਜਬੂਤ ਹੁੰਦੀਆ

ਕਾਫੀ ਅੱਜਕਲ ਦੇਖਿਆ ਜਾ ਰਿਹਾ ਮਤਲਬ ਕੀ ਇੱਕ survey ਤਾਂ ਮੈਂ ਨਹੀ ਕੀਤਾ ਹੈਗਾ but ਇੱਕ ah ਕਹਿ ਸਕਦੇ ਆ ਇੱਕ ਜਿੱਦਾਂ ਵੀ ਜੋ ਅਸੀਂ ਚਾਲ ਢਾਲ ਦੇਖਦੇ ਜਿੱਦਾਂ ਕੀ ਦੁਨਿਆ ਦੀ ਜੇ ਆਪਣੇ local ਦੇ ਹਰ ਛੋਟੇ ਛੋਟੇ ਬੱਚੇ ਦੇ ਕੋਲ mobile ਫੜਾ ਦਿੰਦੇ parents

ਲੱਗੇ ਹੁੰਦੇ ਆ ਕੰਮ ਕਾਰ ਓਦਾਂ